ਇਹ ਟੇਬਲ ਲੱਗੇ ਹੋਏ ਐ ਟੇਬਲ ਦੇ ਉੱਤੇ ਬਹੁਤ ਸਾਰੇ ਪੌਦੇ ਵਗੈਰਾ ਲੱਗੇ ਹੋਏ ਹੈ ਫੁੱਲ ਵਗੈਰਾ ਵੀ ਇਥੇ ਲੱਗੇ ਹੋਏ ਐ।

ਇੱਕ ਬੋਰਡ ਲੱਗਿਆ ਹੋਇਆ ਬੋਰਡ ਤੇ ਲਿਖਿਆ ਹੋਇਆ ਹੈ ਏਅਰਟੈਲ ਫੋਰ ਜੀ ਸੜਕ ਓੱਤੇ ਬੋਹੁਤ ਸਾਰੀ ਬਾਇਕਾਂ ਲੱਗੀਆਂ ਹੋਈਆਂ ਹੈਂ ਇੱਕ ਆਟੋ ਵੀ ਲੱਗਾ ਹੋਇਆ ਹੈ ਇੱਥੇ ਬੋਹੁਤ ਸਾਰੇ ਬੂਟੇ ਵਗੈਰਾ ਵੀ ਬਨੇ ਹੋਏ ਹੈ।

ਅੱਠ ਤਿੰਨ ਛੇ ਜੀਰੋ ਤਿੰਨ ਇੱਕ ਜੀਰੋ ਇੱਕ ਚਾਰ ਛੇ।

ਇਹ ਇੱਕ ਔਫਿਸ ਹੈਗਾ ਔਫਿਸ ਦੇ ਅੰਦਰ ਇੱਕ ਟੇਬਲ ਲੱਗਿਆ ਹੋਇਆ ਟੇਬਲ ਓੱਤੇ ਬਹੁਤ ਸਾਰੇ ਪ੍ਰਾਇਜ਼ ਪਏ ਹੋਏ ਹੈਂ ਕਾਲੇ ਰੰਗ ਦਾ ਇਕ ਬੈਗ ਵੀ ਲੱਗਿਆ ਹੋਇਆ।

ਪਾਣੀ ਦੀ ਬੋਤਲਾਂ ਵੀ ਇੱਥੇ ਰੱਖੀਆਂ ਹੋਈਆਂ ਬਹੁਤ ਸਾਰੇ ਵਾਈਪਰ ਵਗੈਰਾ ਵੀ ਇਥੇ ਰੱਖੇ ਹੋਏ ਹੈ।

ਨੰਬਰ ਲਿਖੇ ਹੋਏ ਇੱਥੇ ਏ ਬੀ ਸੀ ਡੀ ਈ ਐਫ ਜੀ ਐਚ ।

ਨੰਬਰ ਵੀ ਲਿਖੇ ਹੋਏ ਜਿੱਦਾਂ ਫੋਟੀ ਵਨ ਫੋਟੀ ਟੋ ਫੋਟੀ ਥਰੀ ਫੋਟੀ ਫੋਰ ਫੋਟੀ ਫਾਈਵ ਫੋਟੀ ਸੀਕਸ --

ਇਹ ਇੱਕ ਕਮਰਾ ਐ ਕਮਰੇ ਦੇ ਅੰਦਰ ਇੱਕ ਟੇਬਲ ਪਿਆ ਹੋਇਆ ਐ ਟੇਬਲ ਦੇ ਉੱਤੇ ਫੈਵੀਕੋਲ ਦੇ ਇੱਕ ਡੱਬਾ ਵੀ ਰੱਖਿਆ ਹੋਇਆ ਐ।

ਦੁਕਾਨ ਦੇ ਅੰਦਰ ਸ਼ੀਸ਼ੇ ਦੇ ਅੰਦਰ ਗੇਮ ਦੀ ਰਿਮੋਟ ਵਗੈਰਾ ਰੱਖੇ ਹੋਏ ਆ ਵਾਇਰ ਵਗੈਰਾ ਵੀ ਇੱਥੇ ਰੱਖੀ ਹੋਈ ਹੈ।

ਇੱਥੇ ਇੱਕ ਰੋਡ ਬਣਿਆ ਹੈ ਰੋਡ ਦੇ ਓੱਤੇ ਬਹੁਤ ਸਾਰੇ ਬੂਟੇ ਵਗੈਰਾ ਵੀ ਲੱਗੇ ਹੋਏ ਐ ਬਹੁਤ ਸਾਰੇ ਖੇਤ ਵਗੈਰਾ ਵੀ ਇੱਥੇ ਬਣੇ ਹੋਏ ਐ।

ਏ_ਟੀ_ਐਮ ਵੀ ਇੱਥੇ ਹਿਗਾ ਬਣਿਆ ਹੋਇਆ ਏ_ਸੀ ਵਗੈਰਾ ਵੀ ਲੱਗੇ ਹੋਇਆਂ ਪੌੜੀਆਂ ਵੀ ਬਣਿਆ ਹੋਈਆਂ ਸ਼ਟਰ ਵੀ ਲੱਗਿਆ ਹੋਇਆ ਇੱਥੇ।

ਟੇਬਿਲ ਓੱਤੇ ਪੰਜ ਗੁਲਦਸਤੇ ਪਏ ਹੋਏ ਹੈ ਲਾਲ ਰੰਗ ਦਾ ਪਿਆ ਹੋਇਆ ਹੈ ਪਰਪਲ ਰੰਗ ਦਾ ਪਿਆ ਹੋਇਆ ਹੈ।

ਪਿੰਕ ਰੰਗ ਦਾ ਵੀ ਪਿਆ ਹੋਇਆ ਐ ਇੱਥੇ ਸੁਰਮੇ ਰੰਗ ਦਾ ਪਿਆ ਹੋਇਆ ਹਰੇ ਰੰਗ ਦਾ ਵੀ ਪਿਆ ਹੋਇਆ ਇੱਥੇ।

ਐ ਇੱਕ ਦੁਕਾਨ ਹੈਗੀ ਹੈ ਦੁਕਾਨ ਦੇ ਅੰਦਰ ਟੇਬਲ ਲੱਗੇ ਹੋਏ ਟੇਬਲ ਦੇ ਉੱਤੇ ਡੱਬੇ ਪਏ ਹੋਏ ਆ ਜਿਸ ਵਿੱਚ --

ਫਰਾਟਾ ਪੱਖਾ ਵੀ ਇੱਥੇ ਲੱਗਿਆ ਹੋਇਆ ਬੱਲਬ ਵੀ ਇੱਕ ਲੱਗਿਆ ਹੋਇਆ ਇੱਕ ਕੈਬਿਨ ਵੀ ਬਣਿਆਂ ਹੋਇਆ ਹੈ ਇੱਥੇ।

ਮੋਬਾਈਲ ਨੰਬਰ ਲਿਖਿਆ ਨੌ ਅੱਠ ਅੱਠ ਅੱਠ ਤਿਨ ਇੱਕ ਨੌ ਅੱਠ ਅੱਠ ਸੱਤ।

ਬਾਈਕ ਹੈਲਮੈਟ ਵੀ ਲੱਗੇ ਹੋਏ ਆ ਬਹੁਤ ਸਾਰੇ ਲਾਈਟਾਂ ਵੀ ਲੱਗ ਗਈਆਂ ਬੂਟੇ ਵਗੈਰਾ ਵੀ ਇਥੇ ਲੱਗੇ ਹੋਏ ਆ ਬਹੁਤ ਸਾਰੇ --